ਅੱਜ ਪਤਾ ਨੀ ਇਹ ਜੇ ਤੇ ਉਹ ਮਿਸਤਰੀ ਗਿਆ ਨਾ ਫਿਰ ਤੇ ਜਾਏਗਾ ਚੱਲ ਕਿਉਂਕਿ ਪਰਸੋਂ ਉਹਨੇ ਮਿਸਤਰੀ ਗਿਆ ਕੱਲ ਨੀ ਗਿਆ ਤੇ ਅੱਜ ਅੱਜ ਦਾ ਤਾਂ ਪਤਾ ਨੀ ਆਹ ਇਹ ਤੇ ਗੱਲ ਹੈ ਮਾਸੜ ਨੇ ਕੀ ਘਰ ਕੀ ਕਰਨਾ ਵਾ ਤੈਨੂੰ ਪਤਾ time pass ਤੈਨੂੰ ਪਤਾ ਘਰ ਨੀ ਹੁੰਦਾ ਆਹੋ ਆਹੋ ਅੱਗੇ ਕੱਲ ਕਹਿਣ ਦਿਆ ਹੀ ਡੈਡੀ ਕਹਿੰਦੇ ਦੋ ਦਿਹਾੜੀਆਂ ਭੱਜ ਗੀਆ ਅੱਠ ਸੌ ਦਾ ਨੁਕਸਾਨ ਹੋ ਗਿਆ ਹਾਂ ਤੇ ਐ ਹੁੰਦਾ ਈ ਆ ਅੱਠ ਸੌ ਰੁਪਿਆ ਥੋੜਾ ਨੀ ਹੁੰਦਾ ਅੱਠ ਸੌ ਰੁਪੈ ਨਾਲ ਕਿੰਨੇ ਖਰਚੇ ਨਿਕਲ ਜਾਂਦੇ ਘਰ ਦੇ

ਜਿਹੜਾ ਜਾਂਦਾ ਈ ਨੀ ਮੇਰਾ ਕਿੰਨਾ ਨੁਕਸਾਨ ਹੋਣ ਦਿਆ ਮੈਂ ਜਿਹੜਾ ਜਾਂਦਾ ਈ ਨਹੀਂ ਹਾਲੇ ਕੋਈ ਗੱਲ ਨੀ ਇੱਦਾਂ ਈ ਆ ਮਿਸਤਰੀ ਨਾਲ ਯਾਰ ਮੇਰਾ ਮਨ ਜਾ ਨੀ ਕਰਦਾ ਮਨ ਹੀ ਉੱਠ ਗਿਆ ਹਮ ਹੋਰ

ਗੱਡੀ ਵਾਲਾ ਇਥੋਂ ਲਾਗੋਂ ਦੀ ਨੰਗਿਆ ਬਹੁਤੀ ਤੇਜ ਘੱਟਾ ਈ ਘੱਟਾ ਕਰਤਾ ਓਹਨੇ

ਅਮ ਹਮ ਆਹਾ ਮੈਂ ਕੀ ਕਹਿਣਾ ਤੈਨੂੰ ਪਤਾ ਈ ਅੱਜਕਲ ਅੱਗ ਦੀਆਂ ਨਾਰਾ ਨੂੰ ਕੀ ਓਹ ਵੇਖਿਆ ਨਾ ਉਦਨ ਅੱਗ ਕਿੱਦਾਂ ਲੱਗੀ ਦੱਸ ਕੀ ਗੱਡੀ ਵਾਲੇ ਨੇ ਹਾਂ ਹੋਣਾ ਹੀ ਹੋਰ ਤੈਨੂੰ ਕੱਲ ਵੇਖਿਆ ਨਾ ਅਗਲਿਆਂ ਨੇ ਨ੍ਹੇਰੀ ਲਿਆ ਤੀ ਹੌਂਸਲਾ ਵੀ ਰੱਖਣਾ ਚਾਹੀਦਾ ਵਾ ਨਾ ਸਹਿਣ ਸ਼ਕਤੀ ਹੈਨੀ ਨਾ ਅੱਜ ਕੱਲ੍ਹ ਦੇ ਲੋਕਾਂ ਵਿੱਚ ਆਹੋ ਮੈਂ ਤੈਨੂੰ phone ਕਰਦਾ ਤੈਨੂੰ ਰੁਕ ਜਾ ਦੋ ਮਿੰਟ

ਹਾਂਜੀ ਚਾਹ ਪੀਣੀ ਆ, ਚਾਹ ਪੀ ਲਾਂ ਗੇ ਕੋਈ ਨਹੀਂ ਮੈਂ

ਕੰੰਮ ਕਰਨ ਦੇਂਂ ਕੀ ਕਰਦੇਂ ਕੰਮ ਕਰਨ ਦਿਆਂ ਅੱਠ ਦਸਾਂ ਸਾਲਾਂ ਤੋਂ

ਅਤੇ ਉਹ ਚੱਲੋ ਠੀਕ ਹੈ ਫੇਰ ਤਾਂ ਅਤੇ ਮਾਸੀ ਦੀ ਮਾਸੀ ਦੀ ਮੈਂ ਇੱਕ ਹੋ ਗਿਆ ਕੋਈ ਗੱਲਬਾਤ ਹੈ ਨਾ, ਠੀਕ ਨਹੀਂ ਰਹੀ ਪਿੱਛੇ ਮਾਸੀ ਵੀ ਆਹੋ ਮਾਸੀ ਗਿੰਦ ਨੂੰ

ਮਾਸੀ ਗਿੰਦ ਨੂੰ ਹੜੇ ਠੰਡ ਲੱਗ ਗਈ ਡੇ ਹਾਂ ਤੇ ਕਹਿੰਦੇ attack ਹੋ ਗਿਆ ਉਹਨੂੰ ਆਹੋ, attack ਵੱਡੀ ਕਹਿੰਦੀ ਸੀ attack ਹੋ ਗਿਆ ਵਾ, ਕੋਈ ਪਤਾ ਨਹੀਂ ਲੱਗਦਾ ਘੜੀ ਦਾ ਵੀ,

ਹਾਂ

ਹਾਂ ਮੁੱਖਾ ਤਾਂ ਫੌਜ਼ ਆ ਨਾ, ਉਹਦੇ ਉਹ ਬਾਹਰ ਗਿਆ ਸੀ ਫੌਜ਼ ਵੱਲੋਂ ਹੀ

ਆਹੋ ਉਹਦੇ ਇੱਕ ਤੇ ਬਾਹਰ ਗਿਆ ਸੀ ਨਾ ਫੋਜ਼ ਵੱਲੋਂ ਉਹਨੇ ਕਿਤੇ ਕੋਠੀ ਪਾਈ ਹੈ, ਗੱਲਾਂ ਹੀ ਛੱਡ ਹਾਂ ਉਹ ਕਹਿੰਦਾ ਫੌਜ਼ ਵੱਲੋ ਵੱਖਰੀ ਤਨਖਾਹ ਅਤੇ ਜਦ

ਇਹਦਾ ਮਤਲਬ ਵਧੀਆ ਬਣ ਜਾਂਦੀ ਹੈ, double ਦੋਹਰੀ ਤਨਖਾਹ ਮਿਲੀ ਨਾ ਉਹਨੂੰ. ਦੋ ਤਨਖਾਵਾਂ ਮਿਲਦੀਆਂ ਰਹੀਆਂ, ਬੜਾ ਉਹਨੇ ਤੇ ਘਰ ਬਣਾਇਆਂ ਕਿਤੇ ਮੂੰਹ ਬੋਲਦਾ ਅਤੇ

ਬਹੁਤ ਸੋਹਣਾ ਘਰ ਬਣਾਇਆ ਉਹਨੇ

ਆਹੋ ਤੇ ਏਦਾਂ ਹੀ ਫੇਰ

ਇਹਨਾ ਨੇ ਇੱਥੇ ਕਹਿੰਦੇ ਵਿਹਲਾ ਕਹਿੰਦੇ ਹੁੰਦੇ ਸੀ ਏਦਾਂ ਹੀ ਇੱਥੇ ਨਾ ਪਹਿਲੋਂ ਇੱਥੇ ਪੈਲੀ ਵੇਚ ਕੇ ਇੱਕ ਇਹ ਅਤੇ ਇੱਕ ਬਲਕਾਰ ਨਹੀ ਜਿਹੜਾ ਆਪਣਾ

ਬਲਕਾਰ ਦਾ ਵੀ ਤਾਇਆ ਸੀ ਨਾ ਇੱਕ ਜਿਹਦੀ ਮਾਸੀ ਆਉਣੀ ਆ, ਲੱਗੀ ਹੋਣੀ ਹੈ,

ਇਹ ਤੇ ਫੇਰ ਮਾਸੜ ਤਿਆਰ ਹੋਣਗੇ ਅੱਛਾ ਉੱਥੇ ਨਾਲੇ ਪੈਲੀ ਲੈ ਲਈ ਇਕੱਠੀ ਅੱਸੀ ਕਿੱਲੇ

ਉੱਥੇ ਪਹਿਲਾਂ ਸਾਫ ਪੱਧਰੇ ਪੁੱਧਰੇ ਕਰਨੇ ਪੈਂਦੇ ਹੈ ਤੁਹਾਨੂੰ ਪਤਾ ਟਰੈਕਟਰ ਟਰੂਕਟਰ ਕੋਲ ਹੋਣਾ ਇਹੋ ਜਿਹੇ ਦੇ, ਫੇਰ ਹੁੰਦੇ ਹੈ, ਬੂਝੈ ਬਾਝੇ ਬੜੇ ਸੀ, ਉੱਚਾ ਨੀਂਵਾਂ ਥਾਂ ਸੀ, ਆਹੋ ਪਹਿਲੀ ਸੱਟੇ ਤੇ ਬੰਦਾ ਹੌਲੀ ਹੌਲੀ ਉੱਠਦਾ ਵਾ ਜਾ ਕੇ

ਥੋੜ੍ਹਾ ਥੋੜ੍ਹਾ ਤਾਂ ਇਹਨਾ ਨੇ ਪੱਧਰ ਪੁੱਧਰਾ ਥੋੜ੍ਹੀ ਥੋੜ੍ਹੀ ਫਸਲ ਫੂਸਲ ਬੀਜਦੇ ਰਹੇ, ਉਦੋਂ ਪਾਣੀ ਪੂਣੀ ਦਾ ਵੀ ਬਹੁਤ ਘੱਟ ਹੁੰਦਾ ਸੀ।

ਜਿਸ ਤਰ੍ਹਾਂ ਦੇ ਦੇ ਵਿੱਚ ਬਣੇ ਹੁੰਦੇ ਸੀ ਆਪਣੇ ਛੱਪੜ ਜਿਹੇ

ਪਾਣੀ ਸਾਰਾ ਇਕੱਠਾ ਹੋਵੇ ਤਾਂ ਉਹਦੇ ਚ ਇਕੱਠਾ ਹੋ ਜਾਣਾ ਫੇਰ

ਚਾਹੇ ਖੂਹ ਪੁੱਟਣ ਦੇ, ਖੂ੍ਹਾਂ ਚ ਪਾਣੀ ਦੇ ਫਸਲ ਫੂਸਲ ਬਹੁਤ ਘੱਟ ਹੁੰਦੀ ਸੀ ਹੂੰ

ਵੜੇ ਰਹੇ, ਇਹਨਾ ਨੂੰ ਜਿਹੜਾ ਪਲਾਟ ਲੈ ਕੇ ਦਿੱਤਾ ਸੀ, ਚਾਰ ਚੁਫੇਰੇ ਬੜੀ ਬੜੀ ਉੱਚੀ ਕੰਧ ਹੋਈ ਹੋਈ ਸੀ। ਦੇ ਨਾਲ

ਨਾ ਤਾਂ ਅਸੀਂ ਉਹ ਚਾਰ ਚੁਫੇਰੇ ਘੁੰਮ ਕੇ ਵੇਖਿਆ ਅਸੀਂ ਜੋ ਪੈਲੀ ਦੇ ਬੰਨੇ ਬੰਨੇ ਤੁਰੇ ਸੀ ਅਤੇ ਅੱਸੀ ਕਿੱਲੇ

ਲਾਈਟ ਹੁਣ ਹੈਗੀ, ਹੁਣ ਆ ਗਈ ਲਾਈਟ, ਉੱਥੇ ਹੋ ਗਈ ਆ, ਉਦੋਂ ਨਹੀਂ ਹੁੰਦੀ ਸੀ, ਜਦੋਂ ਅਸੀਂ ਗਏ ਹਾਂ, ਅੱਛਾ ਅੱਛਾ ਅੱਛਾ ਠੀਕ ਹੈ ਵੀਹ ਪੱਚੀ ਸਾਲ ਪੁਰਾਣੀ ਗੱਲ ਦੱਸਣ ਡਿਆਂ

ਜਿਉਂ ਸਵੇਰੇ ਦਸ ਵਜੇ ਰੋਟੀ ਰਾਟੀ ਖਾ ਕੇ ਬੰਨੇ ਬੰਨੇ ਤੁਰੇ ਉਹ ਚਾਹ ਉੱਥੋ ਦੀ ਸਾਨੂੰ ਤਾਂ ਲੱਗ ਗਏ

ਅੱਛਾ ਹਾਂ ਉੱਥੇ ਕਦੇ ਕਿਸੇ ਥਾਂ ਬੂਝੇ ਆ ਜਾਣ, ਕਿਸੇ ਥਾਂ ਉੱਚੀ ਪੈਲੀ, ਨੀਵੀਂ ਪੈਲੀ ਆ ਜਾਏ

ਅਤੇ ਕਿਤੇ ਪਾਣੀ ਖਲੋਤਾ

ਹਾਂ ਉੱਤੋਂ ਦੀ ਘੁੰਮ ਘੰਮ ਕੇ ਗਏ ਦੇ

ਜਗ੍ਹਾ ਤਾਂ ਬਥੇਰੀ ਹੈ, ਅੱਸੀ ਕਿੱਲੇ ਥਾਂ ਬੜਾ ਹੁੰਦਾ, ਇਹਨੂੰ ਚਾਹੀਦਾ ਟੈਕਟਰਾਂ ਟਰੂਕਟਰਾਂ ਨਾਲ ਪੱਧਰੇ ਪੁੱਧਰੇ

ਦੋ ਦੋ ਚਾਰ ਚਾਰ ਕਿੱਲੇ ਕਰ ਕਰਕੇ

ਜਾਣ ਅਤੇ

ਬਸ ਜਿੰਨੇ ਕਿ ਜੋਗੇ ਹੈਗੇ ਕਰਦੇ ਰਹੇ ਹੌਲੀ ਹੌਲੀ ਅਤੇ ਮੁੜਕੇ ਫੇਰ ਮੀਂਹ ਮੂੰਹ ਆਉਣਾ ਅਤੇ ਫੇਰ ਫਸਲ ਹੋਣੀ ਹੂੰ ਅੱਛ ਅੱਛਾ ਹਾਂ ਅਤੇ ਝੋਨਾ ਕਣਕ ਮਤਲਬ ਬਈ ਮਾੜੇ ਮੋਟੇ ਹੁੰਦੇ ਸੀਗੇ, ਖਾਣ ਪੀਣ ਜੋਗੇ ਹੋਣੇ ਤੇ

ਉਹਨਾ ਲਾ ਤਾ ਮੁੜਕੇ ਬਾਗ

ਹੂੰ ਅਹ ਬਾਗ ਨੂੰ ਉੱਥੇ ਬੰਦਾ ਸੀ, ਨਾਲ ਦੇ ਨਾਲ

ਉਹਨਾ ਨੇ ਬੂਟਿਆਂ ਨੂੰ ਪਾਣੀ ਪਾਉਣਾ, ਉਦੋਂ ਛੋਟੇ ਛੋਟੇ ਸੀ ਬੂਟੇ, ਪੰਜਾਂ ਛੇਆਂ ਸਾਲਾਂ ਬਾਅਦ ਗਿਆ ਹਾਲੇ ਉਦੋਂ ਮੈਂ ਗਿਆ ਸੀ, ਉਹ ਅੰਬਾਂ ਦੇ ਬੂਟੇ ਕਿੱਡੇ ਕਿੱਡੇ ਹੋ ਗਏ ਅਤੇ ਬੜੇ ਅੰਬ ਲੱਗੇ ਉਹਨਾ ਨੂੰ, ਅਤੇ ਖੂਈ ਚੋਂ ਪਾਣੀ ਕੱਢ ਕੱਢ ਪਾਉਂਦਾ ਰਿਹਾ ਸੀ ਅਤੇ ਨਹੀਂ ਮਿਹਨਤ ਬੜੀ ਕਰਨੀ ਪੈਂਦੀ ਹੈ ਅਤੇ ਪੰਜੀ ਸੱਤੀ ਸਾਲੀਂ ਜਾ ਕੇ ਫੇਰ ਉਹ ਅੰਬ ਕਿੱਡੇ ਕਿੱਡੇ ਹੋ ਗਏ ਉਦ ਉਦੋਂ ਛੋਟੇ ਛੋਟੇ ਹੁੰਦੇ ਅੰਬਾ ਨੂੰ ਫਲ ਪੈਂਦਾ ਰਹਿੰਦਾ ਵਾ ਹਾਂ ਕਹਿੰਦੇ ਛੋਟਿਆਂ ਨੂੰ ਹੀ ਪੈਂਦਾ ਵਾ ਨਾ ਅੰਬ ਬਿਨਾ ਧੌਂਦੇ ਨਹੀਂ, ਹੋਰ

ਮੈਂ ਕਿਹਾ ਚੱਲ ਚੱਲ, ਮੈਂ ਕਿਹਾ ਅਸੀਂ ਉਦੋਂ ਆਏ ਹਾਂ ਅਤੇ ਉਦੋਂ ਵੇਖ ਲਾ ਛੋਟੇ ਛੋਟੇ ਸੀ, ਉਦੋਂ ਅੰਂਬਾਂ ਨੂੰ ਪਾਣੀ ਪਾਉਂਦਾ ਹੁੰਦਾ ਸੀ ਅੰਬਾਂ ਨੂੰ ਫਲ ਲੱਗਾ ਹੋਇਆ ਕਿੰਨਾ ਆਹੋ, ਅਤੇ ਆਹ ਅਸੀਂ ਘੁੰਮਣ ਹੀ ਗਏ, ਅਤੇ ਘੁੰਮਣ ਹੀ ਨਿੱਕੇ ਨਿੱਕੇ ਨਿੱਕੇ ਜਿਹੇ ਅੰਬ ਨੂੰ ਕਿੰਨੇ ਹੀ ਅੰਬ ਲੱਗੇ ਹਾਂ ਇਹ ਹੁਣ ਪੈਂਦੀ ਹੈ ਨਾ, ਜਦੋਂ ਪੈਂਦੀ ਹੁੰਦੀ ਹੈ ਛੋਟੇ ਛੋਟੇ ਅੰਬਾਂ ਨੂੰ ਲੱਗਦੇ ਹੈ, ਜਿਹੜੇ ਉੱਥੋਂ ਲਿਆ ਕੇ ਨਰਸਰੀ ਚ ਬੂਟੇ ਲਗਾਉਂਦੇ ਹੈ ਨਾ, ਉਹਨਾ ਨੂੰ ਉੱਥੇ ਹੀ ਅੰਬ ਲੱਗੇ ਹੁੰਦੇ ਹੈ। ਆਹੋ ਏਦਾਂ ਹੀ ਆ ਕਹਿੰਦੇ ਹੈ ਅਤੇ ਇਹ ਹੈ ਬਈ ਅੱਜ ਅੱਜ ਅੰਬ ਦਾ ਉਹਦੇ ਸਾਲ ਬਾਅਦ ਫਲ ਲੱਗਣਾ ਹੁੰਦਾ ਅੱਗੇ ਹੁੰਦਾ ਸੀ, ਕਹਿੰਦੇ ਹੁੰਦੇ ਸੀ ਬਈ ਦਾਦਾ ਬੀਜੇ ਅਤੇ ਪੋਤਾ ਖਾਵੇ

ਅੰਬ ਵੱਡੇ ਹੋਈ ਜਾਣੇ ਹੋਈ ਜਾਣੇ, ਤੁਸੀਂ ਉਹਨੂੰ ਮਤਲਬ ਬਈ ਉਹਨੂੰ ਜਾ ਕੇ ਵੀਹ ਵੀਹ ਪੱਚੀ ਸਾਲਾਂ ਬਾਅਦ ਜਾ ਕੇ ਕਿਤੇ ਫਲ ਪੈਣਾ, ਇਹ ਉਦੋਂ ਨੂੰ

ਅਤੇ ਬੀਜਿਆ ਰਾਤ ਦਾਦੇ ਨੇ ਦਾਦੇ ਤੋਂ ਮੁੜ ਕਿਸੇ ਤੋਂ ਅੱਗੋਂ ਮੁੰਡੇ ਮਾਂਡੇ ਦਾ ਵਿਆਹ ਹੋਣਾ ਅਤੇ ਅੱਗੋਂ ਪੋਤਾ ਹੋਣਾ ਅਤੇ ਪੋਤੇ ਨੇ ਖਾਣਾ ਅੰਬ ਅੱਛਾ ਸਿਧਾਂਤ ਬਣਾਇਆ ਸੀ ਕਿ ਦਾਦਾ ਬੀਜੇ ਅਤੇ ਪੋਤਾ ਖਾਵੇ ਕਿ ਮਤਲਬ ਕਿ ਐਨੇ ਚਿਰਾਂ ਬਾਅਦ ਫਲ ਲੱਗਦਾ ਸੀ ਠੀਕ ਆ

ਦੇਖਿਆ ਕਿੱਡੇ ਕਿੱਡੇ ਤਕੜੇ ਅੰਬ ਹੋ ਜਾਂਦੇ ਸੀ ਜਿਹੜੇ ਦੇਸੀ ਅੰਬ ਹੁੰਦੇ ਸੀ, ਇੱਕ ਕਹਿਣ ਡੇ ਸੀ ਨਾ, ਇੱਕ ਖਾ ਲਿਆ ਉਹ ਖਨੇ ਅਮਰੀਕਾ ਚ ਕਿ ਇੰਗਲੈਂਡ ਚ ਹੁੰਦਾ ਵਾ

ਇੱਕ ਤੇ ਉਹ ਮੱਖਣ ਵਰਗਾ ਖਾ ਲਉ ਹੈ ਨਾ, ਐਵੋਕੇਵਾ ਉਹਦਾ ਨਾਂ ਐਵੋਕਵਾ ਵਾ ਉਹ ਮੱਖਣ ਵਰਗਾ ਆਹੋ ਆਹੋ ਐਵੋਕੇਵਾ ਹੀ ਹੈ ਖਨੀ ਹਾਂ ਅਤੇ ਉਸ ਤਰ੍ਹਾਂ ਨੂੰ ਇੱਧਰ ਕਹਿ ਦੇਣ ਦੇ ਪੰਜਾਬੀ ਚ

ਅਤੇ ਇੱਕ ਫਲ ਵਾ, ਇਹਦੀ ਕੀਮਤ ਬੜੀ ਹੈ, ਅੱਛਾ ਉਹਦਾ ਨਾਂ ਹੀ ਮੱਖਣ ਵਾਲਾ ਫਲ ਹੈ

ਅਹ ਚੀਰ ਕੇ ਨਾ ਉਹਦੇ ਵਿੱਚ ਉਹਦੇ ਜਿਸ ਤਰ੍ਹਾ ਬੀਜ ਜਿਹਾ ਹੁੰਦਾ ਨਾ, ਇਸ ਤਰ੍ਹਾਂ ਵਿੱਚ ਹੁੰਦਾ ਵਾ ਅਤੇ ਉਹ

ਉਹਦਾ ਅਹ ਜਿਹੜਾ ਵਿਚਲਾ ਹਿੱਸਾ ਹੁੰਦਾ, ਜਿਦਾਂ ਮੈਂ ਗੁਲੀ ਜਿਹੀ ਹੁੰਦੀ ਸਮਝ ਲਉ, ਉਹ ਵਿੱਚ ਚਮਚੇ ਨਾਲ ਕੱਢ ਕੇ ਸ਼ਬਜ਼ੀ ਚ

ਘਿਉ ਵਾਂਗੂ ਪਿਘਰਦਾ ਵਿੱਚ ਜਿਦਾਂ ਘਿਉ ਹੁੰਦਾ ਆਹੋ ਕਹਿੰਦੇ ਘਿਉ ਵਾਂਗ ਹੀ ਉਹ ਹੁੰਦਾ ਵਾ ਮੱਖਣ ਉਹ ਜਾਂਦਾ ਵਾ ਵਿੱਚ ਉਹਦਾ ਨਾਮ ਮੱਖਣ ਰੱਖਿਆ ਵਾ, ਬਈ ਦੇਸੀ ਜਿਹਾ ਨਾਂ ਰੱਖਿਆ ਮੱਖਣ

ਹੈ ਨੀ, ਅੱਛਾ ਅੱਛਾ

ਹੂੰ, ਠੀਕ ਹੈ, ਆਹੋ ਕਿੱਡੀਆਂ ਸੋਹਣੀਆਂ ਲੱਗਦੀਆਂ ਹੋਣਗੀਆਂ ਜਿਹੜਾ ਬੂਟਾ ਹਾਂ ਇੱਕ ਫਲ ਹੋਰ ਆਇਆ ਵਾ, ਉਹ ਵੀ ਬਾਹਰ ਦੇ ਮੁਲਕ ਫਲ ਸੀ, ਉਹ ਬਾਰਾਂ ਸੌੰ, ਪੰਦਰਾ ਸੌ ਰੁਪਈਏ ਕਿਲੋ ਵਿਕਦਾ ਸੀ

ਠੋਰਾਂ ਦੇ ਹੁੰਦੇ ਨਾ, ਠੋਰਾਂ ਨੂੰ ਲੱਗਦੀਆਂ ਨਾ, ਸ਼ੋਰਾਂ ਖਾਣ ਵਾਲੀਆਂ ਹਾਂ ਇਸ ਤਰ੍ਹਾ ਹੁੰਦੇ ਹੈ ਉਹ ਬੂਟਾ ਠੋਰਾਂ ਵਰਗਾ ਹੁੰਦਾ ਬੂਟਾ ਅਤੇ ਉਹ ਏਦਾ ਦਾ ਉਹਨੂੰ ਲੱਗਦਾ ਫਲ, ਡਰੈਗਨ ਅੱਛਾ, ਉਹਨੂੰ ਠੋਰਾਂ ਹੀ ਕਹਿੰਦੇ ਹੋਣੇ ਜੇ ਨਹੀਂ ਠੋਰਾਂ ਨਹੀਂ ਉਹਦਾ ਨਾਮ ਡਰੈਗਨ ਵਾ, ਡਰੈਗਨ ਵਾਂਗੂੰ

ਬਾਹਰ ਦੇ ਮੁਲਕਾਂ ਤੋਂ ਲਿਆ ਕੇ, ਲੋਕੀ ਲਿਆਉਂਦੇ ਆ ਵਿਆਹ ਸ਼ਾਦੀਆਂ ਚ ਹੁੰਦੇ ਇੱਥੇ, ਹੋਣਾ ਹੋਣ ਮਤਲਬ

ਅਤੇ ਇੱਕ

ਜਦੋਂ ਫ਼ਲ ਕੀ ਇਹਨਾ ਦੇ ਵਿੱਚ ਚਿੱਟੇ ਰੰਗ ਦਾ ਨਿਕਲਦਾ ਜਿਦਾਂ ਅਨਾਨਾਸ ਨਹੀਂ ਹੁੰਦਾ ਚਿੱਟਾ ਅਨਾਨਾਸ

ਇਸ ਤਰ੍ਹਾਂ ਦਾ ਨਿਕਲਦਾ ਸੀ ਅਤੇ ਉਹਦਾ ਥੋੜ੍ਹਾ ਜਿਹਾ ਸੁਆਦ ਨਹੀਂ ਸਹੀ ਹੁੰਦਾ ਅਤੇ